ਬੱਸ ਠੀਕ ਹੈ ਭੁੱਖ ਲੱਗ ਗਈ ਹੁਣ

ਮੈਂ ਕਿਹਾ ਇੰਨਾ ਬੱਚਿਆਂ ਦਾ ਦੁੱਖ ਆਉਂਦਾ ਨਾ ਜਿਹੜਾ ਕਿ ਕਹਿਣ ਦੀ ਗੱਲ ਸੀ

ਹੈਂ ਬੱਚੇ ਭਵਾਂਦੀ ਜਾਨਣ ਨਾ

ਬੱਚੇ ਦੇਖ ਲੋ ਜਾਣਦੇ ਨਹੀਂ ਬੁਢਿਆਂ ਦਾ ਕੋਈ ਨਹੀਂ ਭੈਣਜੀ

ਬੁੱਢੇ ਤਾਂ ਹੁਣ ਮਾਰ ਜਾਨ ਤੇ ਚੰਗੀ ਗੱਲ ਹੈ ਪਰ ਜਿੰਨੀ ਲਿਖਾਈ ਹੈ ਉਹ ਤੇ ਭੁਗਤਣੀ ਹੈ ਮੱਰ ਕਿੱਦਾਂ ਜਾਈਏ ਕਿ ਕਰੀਏ ਹਾਂ ਚਲੋ

ਮੈਂ ਕਿਹਾ ਸਾਡਾ ਪਾਪਾ ਕਹਿੰਦਾ ਹੁੰਦਾ ਸੀ ਕਹਿੰਦਾ ਹੁੰਦਾ ਸੀ ਗੱਦੜ ਹੋ ਉਹ ਉਹ ਫਲ ਕਿਹੜਾ ਜਿਹੜਾ ਪੱਕ ਕੇ ਕੌੜਾ ਹੋ ਅਸੀਂ ਹੁਣ ਕੌੜੇ ਆਂ ਸਿਆਣਾ ਨੀ ਲਭਦਾ ਘਰ ਦੇ ਵਿਚਕਾਰ ਭੈਣਜੀ ਭੈਣਜੀ ਸਿਆਣਾ ਨਹੀਂ ਲਭਦਾ ਪਰ ਸਿਆਣੇ ਨੂੰ ਹੁਣ ਜਾਣਦੇ ਨਹੀਂ ਕਹਿੰਦੇ ਜਾਵੇ ਇਥੋਂ ਜਿਹੜਾ ਵੇਹਲਾ ਕਰੇ ਹੁਣ ਸਿਆਣੇ ਨੂੰ ਜਾਣਦੇ ਨਹੀਂ ਅੱਗੇ ਜਾਣਦੇ ਸੀ ਅੱਗੇ ਕਹਿੰਦੇ ਸੀ ਸਿਆਣਾ ਹੋਵੇ ਤਾਂ ਘਰ ਵਧੀਆ ਚਲੋ ਆਹ ਜਿਹੜੀ ਘੜੀ ਨਿਕਲਦੀ ਆ ਕੱਢੀ ਜਾਨੇ ਆ ਹਾਂ ਹੋਰ ਸੁਣਾਓ ਤੁਸੀਂ ਵੀ ਬੱਸ ਠੀਕ ਆ ਚਲੋ ਇੱਦਾਂ ਆ ਬੱਚਿਆਂ ਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਜੇ ਮਹਿੰਗਾਈ ਆ ਨਾ

ਸਬਰ ਸ਼ੁਕਰ ਹੈਨੀ ਗਾ ਸਬਰ ਹੈ ਹੀ ਨਹੀਂ ਅੱਜਕਲ ਦੀ ਦੁਨੀਆਂ ਦੇ ਵਿਚ ਪਤਾ ਨਹੀਂ ਕਿ ਕਿ ਗੱਲਾਂ ਸੁਣਨੇ ਨੂੰ ਮਿਲਦੀਆਂ ਪੁੱਛ ਨਾ ਸਬਰ ਸ਼ੁਕਰ ਹੈਨੀ ਗਾ ਅੱਗੇ ਭੈਣਜੀ ਵਾਢੀ ਕਰਨੀ ਤੇ ਛਿੱਟੇ ਚੁਗਣੇ ਦਾਣੇ ਕਮਾਉਣੇ ਫੇਰ ਜਾ ਕੇ ਰੋਟੀ ਖਾਣੀ ਹਮ ਓਦੋਂ ਪਤਾ ਵੀ ਨਹੀਂ ਹੁੰਦਾ ਸੀ ਬਿਮਾਰੀਆਂ ਦਾ ਨਾ ਕਿਸੇ ਪਤਾ ਸੀ ਅੱਜ ਪਤਾ ਇਹ ਇਕ ਵਾਰੀ ਛਿੱਟੇ ਚੁਗਣ ਜਾਣਾ ਤੇ ਇਕ ਮੈਂ ਪਿਛਲੀ ਵਾਰੀ

ਦੂਰ ਤੇ ਤੇ ਮੈਂ ਕਹਿੰਦਾ ਆਹ ਤੁਸੀਂ ਐਥੇ ਸਿੱਟੇ ਚੁਗਦੇ ਆ ਮੈਂ ਕਿਹਾ ਹਾਂਜੀ ਮੈਂ ਓਹਨੂੰ ਕਿਹਾ ਭਾਜੀ ਸੱਤ ਸ਼੍ਰੀ ਅਕਾਲ ਕਹਿੰਦਾ ਸੱਤ ਸ਼੍ਰੀ ਅਕਾਲ

ਮੈਨੂੰ ਕਹਿੰਦਾ ਬੀ ਭੈਣਜੀ ਤੁਸੀਂ ਐਥੇ ਕਿ ਚੁਗਦੇ ਹੋ ਕਹਿੰਦਾ ਓਥੇ ਚੱਲ ਜਾਓ ਕਹਿੰਦਾ ਵੱਡੀ ਆ ਕਹਿੰਦਾ ਤੇ ਓਥੇ ਸਿੱਟੇ ਬਹੁਤ ਆ ਆਲੇ ਦੁਆਲੇ ਦੋ ਪੰਡਾ ਦੋ ਪੰਡਾ ਤੋੜ ਲਿਆਂ ਸਿਟੀਆਂ ਦੀਆਂ ਚੁੱਕ ਕੇ ਨਾ ਆ ਹੋਣ ਸਾਈਕਲ ਤੇ ਸੀ

ਨਾਲੇ ਭੁੱਖ ਲਗੀ ਹੋਣੀ ਆ ਤੇਹ ਲੱਗੀ ਹੋਣੀ ਆ ਬੋਤਲ ਪਾਣੀ ਦੀ ਲੈ ਜਾਂਦੀ ਹੁੰਦੀ ਸੀ ਮੈਂ ਪੰਜਾਹ ਕਿੱਲੋ ਦਾਣੇ ਦੋ ਵਾਰੀ ਚ ਹੀ ਪੀ ਹੋ ਜਾਂਦੀ ਹੈ ਬੋਤਲ ਤਾਂ ਹਾਂ ਤੇ ਭੋਲੇ ਨੂੰ ਵੀ ਲੈਗੀ ਤੇ ਮੈਂ ਕੁੜੀ ਨੂੰ ਵੀ ਲੈ ਗਈ ਮੈਂ ਮੈਂ ਕਿਹਾ ਕਿ ਆਹਣੇ ਜਾਂਦੇ ਹੋਏ scooter ਤੇ ਚੱਲ ਗਏ ਅਸੀਂ

ਓਥੋਂ ਫੇਰ ਕੱਠੇ ਕਰ ਕੇ ਨਾ ਮੈਂ ਇਹਨਾਂ ਨੂੰ ਪੰਡਾ ਬੰਨ੍ਹ ਕੇ ਦੇਈ ਗਈ ਜਦੋਂ ਪੰਡ ਹੋ ਜੀਆ ਕਰੇ ਤੇ ਲਵੀ ਨੂੰ ਭੇਜ ਦੀਆ ਕਰੀਏ ਲਵੀ ਛੱਡ ਆ ਘਰ

ਹਾਂ ਤੇ ਫੇਰ ਮੈਂ ਨਾ ਇਕ ਤਾਂ ਇਹ ਕੁੱਟੇ ਕਾਟੇ ਕੋਈ ਵੀ ਨਾ ਪੰਡਾ ਪੰਜਾਹ ਕਿੱਲੋ ਦਾਣੇ ਕੱਢ ਕੇ ਮੈਂ ਰੱਖ ਦਿੱਤੇ ਤੇ ਬੜੇ ਹੱਸਣ ਕਹਿੰਦੇ ਮੰਮੀ ਦਾਣੇ ਕਿੰਨੇ ਹੋ ਗਏ ਮੈਂ ਕਿਹਾ ਆਹੋ ਇੱਦਾਂ ਹੀ

ਸਾਰਾ ਕੁਸ਼ ਕਰਦੀ ਆ ਉਹ ਦੇਖ ਕੇ ਬੜਾ ਹੱਸੇ ਦਾਣੇ ਚੁਗ ਮੈਂ ਕਿਹਾ ਉਹ ਜਿਹੜੀ ਤਰਪਾਲ ਜਿਹੀ ਵਸ਼ਾ ਕੇ ਨਾ ਓਥੇ ਸਿੱਟੇ ਸੁੱਟੇ ਧੁੱਪੇ

ਆਹੋ ਓਦੋਂ ਜਾਂ ਬਥੇਰੀ ਸੀ ਹਾਂ ਤੇ ਮੈਂ ਕੱਡ ਕੇ ਤੇ ਇਹਨਾਂ ਨੂੰ ਓਥੋਂ ਛੱਜ ਚੁਕੀਆਂ ਮੈਂ ਕੱਠੇ ਕਰ ਕੇ ਸੁੱਟ ਤੇ ਮੈਂ ਕਿਹਾ ਆਹ ਲੋ ਭਿਆਉ

ਪੰਜਾਹ ਕਿੱਲੋ ਦਾਣੇ ਕਰ ਦਿੱਤੇ

ਅਹ ਦੋ ਮਹੀਨਿਆਂ ਦਾ ਖਰਚਾ ਹੋ ਗਿਆ ਸੀ ਓਦੋਂ ਤੁਸੀਂ ਮੁੱਲ ਹੀ ਲੈਂਦੇ ਸੀ ਜੀ

ਹਾਂ ਚਲੋ ਜਿਹੜੀ ਮਿਹਨਤ ਕੀਤੀ ਹੈ ਉਹ ਵੀ ਬਾਹਰ ਆ ਗਈ

ਤੇ ਮੈਂ ਸਾਈਕਲ ਤੇ ਜਾਣੇ ਤੇ ਮੈਂ ਬੋਰਾ ਭਰ ਕੇ ਲੈ ਆਉਣੇ ਹਣਾ ਤੇ ਉਹ ਓਦਣ ਵੀ ਮੈਂ ਇੱਦਾਂ ਹੀ ਗਈ ਸੀ ਸਾਈਕਲ ਤੇ ਤੇ ਮੈਨੂੰ ਸਰਦਾਰ ਨੇ ਖੁਦ ਕਿਹਾ ਕਹਿੰਦਾ ਕਹਿੰਦੇ ਐਥੇ ਤਾਂ ਸਿੱਟੇ ਡਿੱਗੇ ਹੋਏ

ਹਾਂ ਤੇ ਆਲੇ ਦੁਆਲੇ ਹੈਗੇ ਹੈ ਚੁਗ ਲਓ ਹਾਂ ਆਲੇ ਦੁਆਲੇ ਛਿਟੇ ਉੱਦਾਂ ਹੀ ਖੜੇ ਚੁੱਗ ਚੁੱਗ ਕੇ ਕੱਠੇ ਕਰਦੀ ਆ ਬੜੇ ਕੱਠੇ ਕੀਤੇ ਹਾਂ ਮੈਂ ਇਹਨਾਂ ਨੂੰ ਦੋਪਹਰ ਨੂੰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਆਓ ਤੁਸੀਂ ਨਾਲ ਮੈਂ ਕਿਹਾ ਓਥੇ ਤੁਸੀਂ ਕੱਢ ਲੈਣੇ ਸਿੱਟੇ ਬਹੁਤ ਆ ਮੇਰੇ ਨਾਲ ਗਏ

ਮੈਂ ਚੁੱਗ ਚੁੱਗ ਕੇ ਇਹਨਾਂ ਨੂੰ ਦੇਈ ਜਾਣੀ ਆ ਬੰਨ ਬੰਨ ਕੇ ਤੇ ਇਹਨਾਂ ਨੇ ਹਾਂ ਅਸੀਂ ਘੱਰ ਲਿਆ ਕੇ ਉਹ ਤਿਰਪਾਲ ਵਛਾਈ ਹੋਣੀ ਓਹਦੇ ਉੱਤੇ ਸੁੱਟ ਲੈਣੀ ਸੁੱਟ ਲੈਣੀ ਭੈਣ ਜੀ ਇਕ ਵਾਰੀ ਨਾ ਅਸੀਂ ਸਿੱਟੇ ਚੁਗੇ ਬੜੇ ਓਧਰ ਜੱਟਾਂ ਦੇ ਨਾ ਬੰਨਿਆ ਤੇ ਸਿੱਟੇ ਜਿੱਦਾਂ ਤੁਸੀਂ ਕਹਿਣੇ ਆ ਤੇ ਉਹ ਨਾ ਅਸੀਂ ਪੰਡਾਂ ਦੀਨਾ ਪੰਡਾਂ ਲਿਆਉਣੀਆਂ ਭੈਣਜੀ ਦੋ ਵੇਲੇ ਸਵੇਰੇ ਵੀ ਸ਼ਾਮ ਨੂੰ ਵੀ

ਲੇਟ ਆਉਂਦੀ ਨਹੀਂ ਸੀ ਹਵਾ ਚਲਦੀ ਸੀ ਤਿੰਨ ਤਿੰਨ ਵਜੇ ਤੱਕ ਲੱਗੀ ਰਹਿਣਾ ਆਏ ਹਾਏ ਭੁੱਖ ਨਹੀਂ ਲਗਦੀ ਤੁਹਾਨੂੰ ਮੈਂ ਰੋਟੀ ਖਾ ਕੇ ਜਾਂਦੀ ਸੀ ਓਦੋਂ ਇੰਨਾ ਨਹੀਂ ਸੀ ਨਾ ਓਦੋਂ ਮੈਨੂੰ ਸ਼ੂਗਰ ਸ਼ਾਗਰ ਦਾ ਪਤਾ ਹੀ ਨਹੀਂ ਸੀ ਵੀ ਹੈਗੀ ਆ ਠੀਕ ਹੈ ਓਦੋਂ ਕੋਈ ਹੈ ਵੀ ਨਹੀਂ ਸੀ ਜੀ ਹਾਂ ਤੇ ਰੋਟੀ ਘਰੋਂ ਖਾ ਜਾਣੀ ਕੋਈ ਬੋਤਲ ਨਾਲ

ਹਾਂ ਹਾਂ ਮੋਟਰਾਂ ਲੱਗਿਆਂ ਚਲਦਿਆਂ ਰਹਿੰਦੀਆਂ ਭੈਣਜੀ ਅਸੀਂ ਨਾ ਪੰਜ ਬੋਰੀਆਂ ਕੀਤੀਆਂ ਸੀ ਮੈਂ ਤੇ ਮੇਰੀ ਨੂੰਹ ਨੇ ਸਿੱਟੇ ਵੱਢ ਵੱਢ ਕੇ ਹਾਂ ਤਾਂ ਉਹ ਤਾਂ ਨੂੰ ਵੀ ਜਿਆਦਾ ਕੰਮ

ਤੇ ਅਸੀਂ ਨਾ ਉਸ ਸਾਲ ਫੇਰ ਮੁੱਲ ਨਹੀਂ ਲਏ ਹਾਂ ਤੇ ਹੁਣ ਚੁੱਗ ਨਹੀਂ ਹੁੰਦੇ ਤੇ ਹੁਣ ਮੁੰਡਾ ਮੁੱਲ ਲੈਂਦਾ ਵਿਚਾਰਾ ਦੱਸ ਹਜਾਰ ਦੇ ਹਮ ਓਹਨੂੰ ਕਹਿ ਤਾ ਬਥੇਰਾ

ਨੌਕਰੀ ਕਰਦਾ ਲਾ ਦਿੰਦਾ ਸਾਨੂ ਕਿਹੜੀ ਰੋਟੀ ਦੀ ਸਾਨੂੰ ਕਿਹੜੀ ਰੋਟੀ ਦੇਣੀ ਆ ਜਿਹੜਾ ਸਾਨੂੰ ਚਾਅ ਓਹਦਾ ਹਾਂ ਲਵੇ ਨਾ ਲਵੇ ਸਾਡੀ ਵਲੋਂ

ਆਹ ਜੇ ਤਾਂ ਬੰਦਾ ਹਮ ਕੱਠਾ ਰਵੇ ਤਾਂ ਦਾਣੇ ਵੀ ਚੱਲ ਪੰਜ ਹਜਾਰ ਮੈਂ ਪਾ ਦੇਵਾਂ ਪੰਜ ਉਹ ਪਾ ਕੇ ਦੱਸ ਹਜਾਰ ਦੇ ਦਾਣੇ ਲੈ ਲਈਏ ਬੁਲਾਉਣਾ ਚਲਾਉਣਾ ਹੀ ਨਹੀਂ ਤਾਂ ਫਾਇਦਾ ਕਿ ਭੈਣਜੀ ਹੋਰ ਬੱਸ ਠੀਕ ਆ ਤੇ ਓਹਨੇ ਮਕਾਨ ਮਲਿਕ ਨੇ ਕਹਿਣਾ ਮਾਤਾ ਬੜੀ ਮਾਤਾ ਆਲੀ ਆ ਦਾਣੇ ਵੀ ਲਿਆਉਂਦੀ ਆ ਘੱਰ ਰੋਟੀਆਂ ਪਕਾਉਂਦੀ ਆ ਬੋਤਲਾਂ ਪਾਣੀ ਦੀਆਂ ਭਰ ਕੇ ਲਿਆਉਣੀਆਂ ਪਰਿਯੋ ਪਾਣੀ ਤਾਂ ਪੀਣ ਵਾਲਾ ਨਹੀਂ ਸੀ ਇਥੇ

ਹਾਂ ਜਾਣਦੀ ਜਾਣ ਬੜੀ ਸੀ ਭੈਣਜੀ ਅਸੀਂ ਨਾ ਹਾਰ ਗਏ ਆ ਪੁੱਤਾਂ ਦੀਆਂ ਗੱਲਾਂ ਸੁਨ ਸੁਨ ਕੇ ਹੋਰ

ਹਮ ਠੀਕ ਹੈ ਠੀਕ ਹੈ ਹੋਰ ਘਰ ਬਾਹਰ ਦੀ ਸੁਣਾ? ਹਾਂ ਘਰ ਬਾਹਰ ਵੀ ਵਧੀਆ ਹੈ ਚਾਚੀ . ਹਾਂ ਠੀਕ ਠਾਕ ਹੈ ਆਂਡ ਗੁਆਂਢ ਸਭ ਤੇ ਰੱਬ ਦੀ ਕਿਰਪਾ ਹੈ ਬਉ ਨੂੰ ਉੱਡੀਕਣ ਦੀ ਬਉ ਹਜੇ ਆਇਆ ਨਹੀਂ ਹੈ time ਵੀ ਹੋ ਗਿਆ ਆਉਂਦੇ ਹੈ ਕੰਮ ਵਾਲੇ।

ਹੋਰ ਬੰਦਗੀ ਠੀਕ ਠਾਕ ਹੋ ਗਈ ਨਾ ਪ੍ਰੀਤੀ ਦੀ। ਬਹੁਤ ਵਧੀਆ ਚਾਚੀ ਰੱਬ ਦੀ ਬੜੀ ਦਿਆ ਹੋਈ।

ਪ੍ਰਾਹੁਣੇ ਹੀ ਬੜੇ ਆਏ ਹੀ ਗੇ। ਪ੍ਰਾਹੁਣੇ ਬੜੇ ਹੀ ਚਾਚੀ ਉਹ ਤੇ ਆਏ ਹਾਏ ਜੇ ਨਾ ਨਹੀਂ ਆਉਂਦਾ ਤੇ ਫਿਰ ਕਲੀਸੀਆ ਬੜੀ ਆਉਣੀ ਬਾਹਰੋਂ ਬੜੀ ਦੁਨੀਆਂ ਆਉਣੀ ਹੀ। ਫਿਰ ਬਾਹਰੋਂ ਬੜੀ ਕਲੀਸੀਆ ਆਉਣੀ ਹੀ।

ਤੇ ਕਿਤੇ ਚਾਚੀ ਕਿਤੇ ਨਿਉਟਰੀ ਦਾ ਕਿਤੇ ਉੱਤੇ ਪੂਰਾ ਪਤੀਲਾ ਭਰਿਆ ਜਿਹੜਾ ਸਵੇਰੇ ਰੋਹੜੀ।

ਖਰਾਬ ਹੋ ਗਈ ਨਾ ਟਮਾਟਰ ਟਮੁਟਰ ਪਾਏ ਹੀ।

ਹਮ ਰੇਟੀ ਪਾਣੀ ਤੇ ਖੁੱਲਾ ਬਣਾਇਆ ਹੀ। ਬੜਾ ਪੰਜ ਸੋ ਬੰਦੇ ਦਾ program ਕੀਤਾ ਹੀ। ਆਹੋ ਨਹੀਂ program ਤੇ ਬਹੁਤ ਜਿਆਦਾ ਹੀ ਗਾ।

ਫਿਰ ਝਾੜੂੂ ਲਾਇਆ ਫਿਰ ਅਸੀਂ ਧੋਤਾ ਪਾਇਪ ਨਾਲ ਫਿਰ ਸਾਰੇ ਧੋਤੇ ਤੇ ਚੱਲ ਵਧੀਆ ਮੈਂ ਤੇ ਨੀਸੀ ਗਈਆਂ ਕਹਿਣ ਵਾਸਤੇ ਜੇ ਤੇ ਪਾਜੀ ਜੇ ਸਾਨੂੰ ਕਿਰਾਏ ਤੇ ਦੇਣਗੇ ਤੇ ਅਪਾਂ ਦੋਵੇਂ ਘਰ ਆ ਜਾਂਗੇਂ ਤੇ ਪਾਜੀ ਕਹਿੰਦਾ ਪੀ ਆਉਣ ਨੂੰ ਤੇ ਆ ਜਾਂਗੇਂ।

ਕਹਿੰਦਾ ਤੁਹਾਡੀ ਗੱਲ ਹੈ ਸਾਡੀ ਕਿਹੜੀ ਗੱਲ ਹੈ ਅਸੀਂ ਕਿਹਾ ਤੁਸੀਂ ਕਹਿੰਦਾ ਅਸੀਂ ਤੇ ਸੋਂ ਹੀ ਜਾਣਾ। ਆਹੋ ਇਹਨਾਂ ਸੋਂ ਹੀ ਜਾਣਾ ਗੱਲ ਤੇ ਤੁਹਾਡੀ ਹੈ। ਆਹੋ ਤੇ ਮੈਂ ਕਿਹਾ ਪੀ ਇੱਥੇ ਇੱਕ ਪਾਇਪ ਵਾ ਮੈਂ ਕਿਹਾ ਸੰਜਨਾਂ ਨੇ ਤੇ ਗੋਲੇ ਨੇ ਦਿਹਾੜੀ ਦਾ ਤਿੰਨ ਤਿੰਨ ਵਾਰੀ ਧੋਇਆ ਕਰ ਫਰਸ਼।

ਹਾ ਠੀਕ ਹੈ ਚਾਚੀ ਤੇ ਪ੍ਰੀਤੀ ਕਹਿੰਦੀ ਪੀ ਇੱਥੇ ਅੰਬ ਜਾਮਨ ਦੇ ਲਾਗੇ ਹੀ ਤੇ ਮੰਜੀ ਅਸੀਂ ਦੋਨੇ ਡਾਹ ਲਿਆ ਕਰਨੀ ਹੀ।

ਆਪਾਂ ਠੀਕ ਹੈ ਹੋਰ ਫਿਰ ਤੂੰ ਸੁਣਾ? ਹਾਂ ਠੀਕ ਹੈ ਠੀਕ ਹੈ ਪੁੱਤ ਤੂੰ ਸੁਣਾ ਆਪਣਾ?

ਪੱਖੇ ਮੈਂ ਕਿਹਾ ਲੱਗੇ ਹੈ ਉੱਥੇ ਤੇ ਉਹਨਾਂ ਬੈੱਡ ਵੀ ਅੰਦਰ ਬਾਹਰ ਚਾਚੀ ਬੜੇ ਸੋਹਣੇ ਡਾਏ ਹੈ ਕੁਰਸੀਆਂ ਹਮ ਹਾਂ। ਅੰਦਰ ਇਹ ਨਹੀਂ ਵੇਖਿਆ ਹੀ।

ਹਾਂ ਉਹ ਤਾਂ ਮਜਾਕ ਕਰਦੇ ਹੀ ਲਾਗੇ ਕੋਈ ਘਰ ਨਹੀਂ ਕੋਈ ਬਾਹਰ ਹੋਰ ਨਹੀਂ ਕੁੱਝ ਨਹੀਂ ਤੁਸੀਂ ਤੇ ਇੱਕਲੀਆਂ ਨੇ ਕਦੀ ਵੀ ਨਹੀਂ ਰਹਿਣਾ ਰਾਤ ਉੱਥੇ। ਆਹੋ ਨਹੀਂ ਰਹਿਣਾ ਤੇ ਹਨੇਰੇ ਪਤਾ ਲੱਗਾ ਤਾਂ ਹਨੇਰਾ ਹੁੰਦਾ ਪਿਆ ਵਾ। ਆਹੋ ਮੈਂ ਮੈਂ ਸੱਚ ਪ੍ਰੀਤ ਹੁਣਾਂ ਨੂੰ ਕਹਿੰਦੀ ਇੱਧਰ ਨੂੰ ਨਹੀਂ ਆਉਂਦੇ ਇੱਧਰੋਂ ਦੀ ਨਾ ਪਈ ਛਾਲ ਮਾਰ ਕੇ ਉੱਧਰੋਂ ਦੀ ਨਾ ਆਜਿਉ। ਜਿਹਨੇਂ ਰਹਿਣਾ ਰਹਿ ਵੀ ਸਕਦਾ ਹੈ ਆਂਦੇ ਉਹਨਾਂ ਤੇ ਕਿਹਾ ਵਾ।

ਮੈਂ ਕਿਹਾ ਜਦੋਂ ਬੰਦੇ ਪਏ ਫਿਰ ਲੱਗਜੂ ਪਤਾ ਫਿਰ ਡਰਿਆ ਕਰਨਾ ਵਾ ਵੀ ਅਸੀਂ ਨਹੀਂ ਉੱਥੇ ਰਹਿਣਾ। ਆਹੋ ਇਹੀ ਤੇ ਕਹਿਣ ਦਿਆ ਤੁਹਾਡੀ ਗੱਲ ਹੈ ਸਾਡੀ ਨਹੀਂ ਕੋਈ ਗੱਲ।

ਆਹੋ ਹਵਾ ਤਾਂ ਬੜੀ ਸੋਹਣੀ ਆਉਂਦੀ ਪਰ ਉੱਥੇ ਰਾਤ ਨਹੀਂ ਜਾ ਸਕਦਾ ਬੰਦਾ ਕੋਈ।

ਉਹ ਤੇ ਕਹਿੰਦੇ ਜੇ ਕਿਸੇ ਨੇ ਰਹਿਣਾ ਹੋਏ ਤੇ ਰਹਿ ਸਕਦਾ ਹੈ ਕਿਰਾਏ ਤੇ ਵੀ ਤੇ ਜੇ ਉਦਾਂ ਕਿਸੇ ਨੇ ਸਫਾਈ ਕਰਨੀ ਹੋਏ ਤੇ ਤਾਂ ਵੀ ਰਹਿ ਸਕਦਾ ਹੈ।

ਉਹਨੇ ਰੱਖਿਆ ਤੇ ਸੀ ਇੱਕ ਉਹ ਉੱਪਲਾਂ ਦਾ ਸਦਾਈ ਜਿਹਾ। ਉਹ ਸਫਾਈ ਕਰਕੇ ਚੱਲ ਜਾਂਦਾ ਤੇ ਉਹ ਤੇ ਮੈਂ ਕਹਿਣ ਦੀ ਕਿ ਸੋਹਣਾ ਖੁੱਲਾਂ ਥਾਂ ਹੈ ਜਿੰਨੀਆਂ ਮਰਜੀ ਬਰਾਂਡੇ ਚ ਮੰਜੀਆ ਮੁੰਜੀਆਂ ਡਾਹੋ ਜੋ ਮਰਜੀ ਖੜਾ ਕਰੋ ਆਹੋ।।

ਬਣਾ ਛੱਡਿਆ ਹੀ ਹੈ ਤੇ ਉੱਥੇ ਮੁੜ ਕੇ ਕੋਈ ਕੰਮ start ਕੀਤਾ ਹੈ ਹੀ ਨਹੀਂ ਹੈ। ਆਹੋ ਜਾਂ ਕਰਨ ਤੇ ਫਿਰ ਹੀ ਹੈ ਨਾਂ। ਆਹੋ ਉਹ ਤਾਂ ਹੈ ਨਾ ਕੇਈ ਨਾ ਕੋਈ ਕੰਮ ਕੁੰਮ ਤੁਸੀਂ start ਕਰੋ ਐਂਵੇਂ ਇਹਨੂੰ ਬਣਾ ਕੇ ਤੇ ਇਹੋ ਜਿਹੇ ਜੇ ਕਿਤੇ ਨਾਲ ਇਦਾਂ ਸੀਮੇਂਟ ਬਜਰੀ ਲਾ ਕੇ ਇਦਾਂ ਸੁੱਟਿਆ ਵਾ ਇਹੋ ਕਿਸੇ ਗਰੀਬ ਨੂੰ ਦਿੰਦੇ ਆਪਣਾ ਘਰ ਕੋਈ ਬਣਾਉਂਦਾ।

ਨਾਂ ਕਿਸੇ ਦੀ ਸੁਣੋ ਨਾ ਕਿਸੇ ਦੀ ਸੁਣਾਉ।

ਨਾ ਕਿਸੇ ਦੀ ਮਾੜੀ ਤੇ ਨਾ ਕਿਸੇ ਦੀ ਚੰਗੀ ਹਨਾਂ।

ਆਹੋ ਨਹੀਂ ਮੈਂ ਕਹਿਣ ਦੀ ਹੀ ਪ੍ਰੀਤੀ ਨੂੰ ਮੈਂ ਕਿਹਾ ਤੂੰ church ਫਿਰ ਚੱਲ ਜੀ ਮੈਂ ਕਿਹਾ ਕਦੇ ਆਂਦੇ ਸੀ ਗਾ ਕ ਗਏ ਨਹੀਂ ਹੈ ਕੱਲ਼੍ਹ ਸਾਮਾਂ ਜੀ ਨੂੰ ਸੋਚਿਆ ਅਸੀਂ ਦੋਨੇ ਜਾਂਵਾਂਗੇ ਦੋਨੇ ਜਾਨੇ ਮੈਂ ਕਿਹਾ ਅੱਜ ਵੇਖ ਕੇ ਆਊਂਗੇ . ਪੰਜ ਵਜੇ ਉੱਥੋਂ church ਚੋਂ ਮੈਂ ਕੱਲ੍ਹ ਆਉਣਾ ਹੀ ਪੰਜ ਵਜੇ ਉਸ ਦਿਨ ਤੁਸੀਂ ਥੱਕ ਗਈਆਂ ਹੀ ਪਾਜੀ ਨੇ ਸਾਨੂੰ ਚਾਰ ਵਜੇ ਕਹਿਤਾ।

ਹਾਂ ਤੇ ਸਵੇਰ ਹੁਣ ਮੈਨੂੰ ਜਾਣਾ ਵੀ ਫਿਰ ਉੱਥੇ ਪੈਣਾ ਤਾਂ ਫਿਰ ਪਾਜੀ ਆਖਣ ਦੇ ਹੀ ਪੀ ਸਟਾਲ ਲਾਉਣਾ ਮੈਂ ਸਨੀਵਾਰ ਦੀ ਵੀ ਹੁੰਦੀ ਨਾ meeting

ਤੇ ਪਾਜੀ ਮੈਨੂੰ ਕਹਿਣ ਦੇ ਹੀ ਤੂੰ ਸੱਤ ਵਜੇ ਹੋਣੀ ਚਾਹੀਦੀ ਮੈਂ ਕਿਹਾ ਪਾਜੀ ਕੋਈ ਨਹੀਂ ਮੈਂ ਆਜਾਂਗੀ ਸੱਤ ਵਜੇ। ਤੇ ਸਾਢੇ ਛੇ ਇੱਥੋਂ ਤੁਰ ਪਿਆ ਕਰਨਾ ਤੇ ਸੱਤ ਵਜੇ ਉੱਥੇ ਚੱਲ ਜਾਣਾ।

ਬੜੇ ਚੰਗੇ ਹੁੰਦੇ ਕਈ ਤਾਂ ਵਿਚਾਰੇ church ਦੇ ਸਾਹਮਣੇ ਖਲਾਰਦੇ ਕਈ ਕਿੱਡੀ ਦੂਰ ਲੈ ਜਾਂਦੇ ਫਿਰ ਤੁਰ ਕੇ ਕਿੰਨਾ ਹੀ ਆਉਣਾ ਪੈਂਦਾ ਹੀ ਹੇ।

ਹੋਰ ਮੈਂ ਕਿਹਾ ਸਪਨਾ ਕੀ ਹਾਲ ਹੈ?

ਕੰਮ ਕਾਰ ਦੀ ਸੁਣਾ ਆਪਣੀ ਦੀ। ਕੰਮ ਕਾਰ ਵਧੀਆ ਹੈ ਤੇ ਤੁਸੀ ਚੱਲ ਪੋ ਟੈਂਪੂ ਲੈ ਕੇ ਦੀਦੀ।

ਮੈਂ ਕਿਹਾ ਉਦਾਂ ਚੱਲ ਪੋ ਤੁਸੀਂ ਵੀ ਟੈਂਪੂ ਲੈ ਕੇ ਸੰਗਤ ਲੈ ਜਉ।